ਐਕਸਐਫਆਈਜੀ ਦੇ ਪ੍ਰਯੋਗ ਨਾਲ ਫੀਡਬੈਕ ਡਾਇਅਗ੍ਰੈਮ ਬਣਾਉਨ ਦੇ ਇਸ ਸਪੋਕਨ ਟਿਊਟੋਰੀਅਲ ਵਿਚ ਤੁਹਾਡਾ ਸਵਾਗਤ ਹੈ
ਬਲਾਕ ਡਾਇਅਗ੍ਰੈਮ ਕ੍ਰਿਏਸ਼ਨ ਦੇ ਸਪੋਕਨ ਟਿਊਟੋਰੀਅਲ ਵਿੱਚ ਅਸੀ ਇਹ ਡਾਇਅਗ੍ਰੈਮ ਬਣਾਇਆ ਸੀ
ਅਸੀ ਇਸਨੂ ਬਲੌਕਸ ਟਿਊਟੋਰੀਅਲ ਕਹਾੰ ਗੇ
ਸਾੱਡਾ ਸੁਝਾਵ ਹੈ ਕਿ ਇਸ ਟਿਊਟੋਰੀਅਲ ਨੂੰ ਸ਼ੁਰੂ ਕਰਣੇ ਤੋ ਪਹਲੋ ਬਲੌਕ ਡਾਇਆਗ੍ਰਾਮ ਟਿਊਟੋਰੀਅਲ ਨੂੰ ਪੂਰੀ ਤਰਹ ਸਮਝ ਲਵੋ
ਇਸ ਟਿਊਟੋਰੀਅਲ ਵਿਚ ਸਮਝਾਵਾੰ ਗੇ ਕਿ ਇਸ ਪੇਜ ਵਿਚ ਵਿਖਾਏ ਗਏ ਬਲੌਕ ਡਾਇਆਗ੍ਰਾਮ ਨੂ ਕਿਸ ਤਰਹ ਬਨਾਇਏ
ਅਸੀ ਐਕਸਐਫਆਈਜੀ ਵਰਜ਼ਨ 32 ਅਤੇ ਪੈਚ ਲੇਵਲ 5 ਦਾ ਇਸਤੇਮਾਲ ਕਰਾਂਗੇ ਓਸ blockਫਿਗ ਫਾਇਲ ਨਾਲ ਸ਼ੁਰੂ ਕਰਾੰਗੇ ਜਿਹੜਿ ਤੁਸੀ ਬਲੌਕਸ ਟਿਊਟੋਰੀਅਲ ਵਿਚ ਬਨਾਈ ਸੀ
ਚਲੋ ਐਕਸਐਫਆਈਜੀ ਸ਼ੁਰੂ ਕਰਿਏ
ਪਹਿਲੇ ਫਾਈਲ ਤੇ ਫੇਰ ਓਪਨ ਚੌਨ ਕਰੋ
ਐਂਟਰੀ ਬੌਕਸ ਵਿਚ ਬਲੌਕ ਨੂ enter ਕਰਕੇ ਓਪਨ ਦੱਬੋ
ਜਾੰ blockਫਿਗ ਉੱਤੇ ਦੋ ਵਾਰ ਕਲਿੱਕ ਕਰਕੇ ਓਪਨ ਕਰੋ
ਫਇਲ ਤੇ ਸੇਵ ਏਐਸ ਆਪਸ਼ਨ ਦਾ ਇਸਤੇਮਾਲ ਕਰਕੇ ਇਸ ਫੀਗਰ ਨੂ ਫੀਡਬੈਕ ਫੀਡਬੈਕ ਦੇ ਨਾਮ ਨਾਲ ਸੇਵ ਕਰਾੰ ਗੇ

ਹੁਣ ਸਾਡੇ ਕੌਲ feedbackਫਿਗ ਫੀਡ ਬੈਕ ਡਾਟ ਫਿਗ ਫਇਲ ਹੈ ਹੁਂਣ ਗ੍ਰਿਡਜ਼ ਉਤੇ ਕਲਿੱਕ ਕਰਕੇ ਗ੍ਰਿਡਜ਼ ਨੂੰ ਆਨ ਕਰਾੰ ਗੇ
ਕੈਨਵਸ ਨੂ ਉਪਰ ਨੀਚੇ ਕਰਨ ਲਇ ਸੱਜੇ ਪਾਸੇ ਦਾ ਸ੍ਕ੍ਰੋਲ ਬਾਰ ਇਸਤੇਮਾਲ ਕਰ ਸਕਦੇ ਹਾ
ਹਰ ਇਕ ਮਾਉਸ ਬਟਨ ਕੀ ਭੂਮਿਕਾ ਉੱਤੇ ਸੱਜੇ ਪਾਸੇ ਵਿਖਾਈ ਗਈ ਹੈ
ਇਹ ਰੋਲ ਐਕਟੀਵਿਟੀ ਤੇ ਨਿਰਭਰ ਕਰਦਾ ਹੈ
ਇਸਨੂੰ ਵਿਖਾਣ ਲਇ ਮਾਉਸ ਨੂ ਵਰਟੀਕਲ ਸਕਰੋਲ ਬਾਰ ਉੱਤੇ ਲੈ ਜਾਂਦੇ ਹਾ
ਖੰਬੇ ਬਟਨ ਦੇ ਨਾਲ਼ ਦਿੱਤੀ ਟਿੱਪਣੀ ਵੇੱਖੋ
ਮੈਂ ਮਾਉਸ ਨੂ ਹਟਾ ਕੇ ਇਹ ਵਿਖਾ ਨਹੀ ਸਕਦੀ
ਕਯੁੰ ਕਿ ਕਰਸਰ ਨੂ ਸ੍ਕ੍ਰੋਲ ਬਾਰ ਤੋ ਦੂਰ ਲੈ ਜਾਣ ਨਾਲ ਬਟਨ ਦੀ ਭੂਮਿਕਾ ਬਦਲ ਜਾਉਂਦੀ ਹੈ
ਖੱਬਾ ਬਟਨ ਕੈਨਵਾਸ ਨੁ ਉੱਪਰ ਅਤੇ ਸੱਜਾ ਬਟਨ ਕੈਨਵਾਸ ਨੂ ਥੱਲੇ ਲੇ ਜਾੱਦਾ ਹੈ ਜੀਟੀ ਸੱਜੇ ਜਾੰ ਖੱਬੇ ਬਟਨ ਨੂੰ ਕਲਿੱਕ ਕਰਨ ਦੀ ਜਗਹ ਸੈਂਟਰ ਵਾਲੇ ਬਟਨ ਨੂੰ ਦੱਬ ਕੇ ਮਾਉਸ ਡਰੈਗ ਕਰਕੇ ਵੀ ਕੈਨਵਸ ਨੂ ਉਤੇ ਥੱਲੇ ਕਰ ਸਕਦੇ ਹੋ
ਇਸੀ ਤਰਹ ਉਪਰ ਵਾਲੇ ਸਕਰੋਲ ਬਾਰ ਦਾ ਇਸਤੇਸਾਲ ਕਰਕੇ ਕੈਨਵਸ ਨੂ ਸੱਜੇ ਖੱਬੇ ਕਰ ਸਕਦੇ ਹੋ
ਬਾਕਸ ਨੂ ਸੈਂਟਰ ਵਿਚ ਕਰਣ ਲਇ ਮਿਡਲ ਬਟਨ ਨੂ ਕਲਿੱਕ ਕਰਕੇ ਕੈਨਵਸ ਨੂ ਪਕੜ ਕੇ ਅਤੇ ਡਰੈਗ ਕਰਕੇ ਬਾਕਸ ਨੂ ਸੈਂਟਰ ਕਰਾੰ ਗੇ
ਮਾਉਸ ਨੂ ਛੋੜ ਦੋ ਬਾਕਸ ਸੈਂਟਰ ਵਿਚ ਆ ਜਾਵੇ ਗਾ
ਹੁੱਣ ਇਸ ਬਲਾਕ ਤੋ ਸ਼ੁਰੁ ਕਰਕੇ ਫੀਡਬੈਕ ਫੀਡਬੈਕ ਚਿੱਤਰ ਬਣਾਉਣੇ ਹਾ
ਇਸ ਬਾਕਸ ਨੂ ਕਾਪੀ ਕਰਿਏ
ਬਾਕਸ ਉੱਤੇ ਕਲਿੱਕ ਕਰਕੇ ਸਲੇਕ੍ਟ ਕਰੋ
ਮਾਉਸ ਨੂ ਇਕ ਨਵੀ ਜਗਹ ਲਿਹਾ ਕੇ ਕਲਿੱਕ ਕਰੋ
ਇੱਥੇ ਕੁਛ ਟੇਕਸਟ੍ ਲਿਖਦੇ ਹਾ
ਟੇਕਸਟ੍ ਬਾਕਸ ਨੁ ਕਲਿੱਕ ਕਰਦੇ ਹਾ ਜੋ ਖੰਬੀ ਤਰਫ T ਨਾਲ ਵਿਖਾਇਆ ਗਇਆ ਹੈ
ਟੇਕਸਟ੍ ਦੇ ਸਾਇਜ਼ ਦਾ ਚੌਨ ਕਰਦੇ ਹਾ
ਮਾਉਸ ਨੂ ਵੈਲੂ ਬਾਕਸ ਉੱਤੇ ਲੈਜਾ ਕੇ 16 ਐਂਟਰ ਕਰੋ
ਸੇਟ ਕਲਿੱਕ ਕਰੋ
ਐਟਰੀਬਿਊਟ ਪੈਨਲ ਵਿੱਚ ਟੈਕਸਟ ਜਸਟ ਬਟਨ ਉੱਤੇ ਕਲਿੱਕ ਕਰੋ
ਸੈਂਟਰ ਅਲਿਗਨਮੈਂਟ ਦਾ ਚੌਣ ਕਰੋ
ਪਹਲੇ ਬਾਕਸ ਦੇ ਵਿਚਘਾਰ ਕਲਿੱਕ ਕਰੋ
ਮਾਫ ਕਰੋ ਮੈ ਨਵੀ ਜਗਹ ਦਾ ਚੌਣ ਨਹੀ ਕੀਤਾ
ਕਰਸਰ ਨੁ ਹਟਾਉਣ ਲਇ ਅਸੀ ਕੋਈ ਦੂਜੀ ਜਗਹ ਉੱਤੇ ਕਲਿੱਕ ਕਰਦੇ ਹਾ
ਅਤੇ ਫੇਰ ਉਚਿੱਤ ਜਗਹ ਤੇ ਕਲਿੱਕ ਕਰਦੇ ਹਾ
ਕੰਟਰੋਲ ਟਾਇਪ ਕਰਕੇ ਮਾਉਸ ਨੂੰ ਕਲਿੱਕ ਕਰੋ
ਅਸੀ ਐਰੈ ਦੇ ਨਾਲ ਕੁਛ ਲਾਇਨਜ਼ ਏਨਟਰ ਕਰਣਾ ਚਾਹੁੰਦੇ ਹਾ
ਪੌਲੀ ਲਾਇਨ ਬਟਨ ਦਾ ਚੌਣ ਕਰੋ
ਐਟਰੀਬਿਊਟ ਪੈਨਲ ਵਿੱਚੋ ਅਰੋ ਮੋਡੇ ਬਟਨ ਦਾ ਚੌਨ ਕਰਦੇ ਹਾ
ਅਤੇ ਇਸ ਵਿਚ ਦੂਸਰਾ ਆਪਸ਼ਨ ਚੁਣੋ
ਔਰੌ ਟਾਇਪ ਬਟਨ ਅਤੇ ਇਕ ਔਰੌ ਹੇਡ ਕਲਿੱਕ ਕਰੋ
ਕਿਸੇ ਇਕ ਪੁਆਇੰਟ ਉੱਤੇ ਕਲਿੱਕ ਕਰਦੇ ਹਾੰ ਜਿੱਥੋ ਕਿ ਲਾਇਨ ਸ਼ੁਰੁ ਕਰਣੀ ਹੋਵੇ
ਉਸ ਲਾਇਨ ਦੇ ਈਐਂਡ ਪੁਆਇੰਟ ਤੇ ਮਾਉਸ ਨੂ ਲੈ ਜਾਓ
ਇਸ ਜਗਹ ਮਾਉਸ ਦੇ ਵਿਚਲੇ ਬਟਨ ਉੱਤੇ ਕਲਿੱਕ ਕਰੋ
ਅਰੋ ਵਾਲ਼ੀ ਇਕ ਲਾਇਨ ਬਣੀ ਹੈ
ਅਸੀ ਇਕ ਸਰਕਲ ਬਣਾਉਣਾ ਹੈ
ਖੱਬੇ ਦਿੱਤੀ ਹੋਈ ਪੇਨਲ ਵਿੱਚੋ ਸਰਕਲ ਓਨ ਥੇ ਲੈਫਟ ਦਾ ਚੋਣ ਕਰੋ
ਸਰਕਲ ਨੂ ਪਹਲੇ ਬਾਕਸ ਦੇ ਲੇਫਟ ਵਲ ਰੱਖੋ
ਮਾਉਸ ਕਲਿੱਕ ਕਰੋ
ਮਾਉਸ ਨੂ ਚਲਾਉਂਦੇ ਹੀ ਸਰਕਲ ਵੱਡਾ ਹੋ ਜਾੰਦਾ ਹੈ
ਠੀਕ ਸਾਈਜ਼ ਦਾ ਸਰਕਲ ਮਿਲਨ ਤੋ ਬਾਦ ਮਾਉਸ ਬਟਨ ਨੂ ਛੋੜ ਦੋ
ਓਹ ਜਿੱਨਾ ਚਾਹੀ ਦਾ ਸੀ ਸਰਕਲ ਤਾ ਉਸਤੋ ਵੱਡਾ ਬਣ ਗਇਆ
ਉਤੇ ਦਿਤੇ ਗਏ ਏਡਿਟ ਬਟਨ ਦੇ ਨਾਲ਼ ਇਸ ਕਾਰਵਾਹੀ ਨੂ ਅਨਡੂ ਕਰ ਸਕਦੇ ਹਾ
ਖੱਬੇ ਪੈਨਲ ਵਿੱਚ ਦਿੱਤੇ ਹੋਏ ਡਿਲੀਟ ਬਟਨ ਨਾਲ ਇਸ ਆਬਜੈਕਟ ਨੂ ਡਿਲੀਟ ਕਰ ਸਕਦੇ ਹਾ
ਚਲੋ ਕਰਦੇ ਹਾ
ਕ੍ਰੌਸ ਹੇਅਰਸ ਵਾਲ਼ਾ ਇਕ ਖਾਕਾ ਦਿੱਸੇ ਗਾ
ਸੱਬ ਆਬਜੇਕ੍ਟਸ ਦੇ ਸਾਰੇ ਕੇ ਪੁਆਇੰਟਸ ਮੁੱਖ ਬਿਂਦੁ ਦਿਸਦੇ ਨੇਂ
ਕ੍ਰੌਸ ਹੇਅਰਸ ਨੂੰ ਇਕ ਸਰਕਲ ਦਰਸ਼ਾਉਣ ਵਾਲੇ ਕੇ ਪੁਆਇੰਟ ਤੇ ਲੈ ਜਾਓ ਅਤੇ ਕਲਿੱਕ ਕਰੋ
ਅਗਰ ਗਲਤ ਆਬਜੇਕਟ ਡਿਲੀਟ ਹੋ ਜਾਵੇ ਤੇ ਘਬਰਾਓਣ ਦੀ ਲੋੜ ਨਹੀ
ਤੁਸੀ ਇਸਨੂ ਅਨਡੂ ਕਰ ਸਕਦੇ ਹੋ
ਔਡਿਟ ਬਟਨ ਕਲਿੱਕ ਕਰਕੇ ਮਾਉਸ ਨੂ ਅਨਡੂ ਤਕ ਲੈ ਜਾਕੇ ਛੱਡ ਦਵੋ
ਅਗਰ ਕੂਛ ਆਬਜੈਕਟਸ ਕਾਫੀ ਨੇੜੇ ਹੋਣ ਤਾਂ ਓਹਨਾ ਦੇ ਚੋਣ ਵਿੱਚ ਮੁਸ਼ਕਲ ਹੋ ਸਕਦੀ ਹੈ
ਇਸ ਲਈ ਤੁਸੀ ਜ਼ੂਮ ਦੀ ਮਦਦ ਲੈ ਸਕਦੇ ਹੋ
ਉਪਰਲੇ ਖੱਬੇ ਪਾਸੇ ਵਿਊ ਬਟਨ ਨੂ ਕਲਿੱਕ ਕਰੋ
ਪਕੜ ਕੇ ਕੋਈ ਇਕ ਜ਼ੂਮ ਆਪਸ਼ਨ ਦਾ ਚੌਣ ਕਰੋ
ਜ਼ੂਮ ਟੋ ਫਿਟ ਥੇ ਕੈਨਵਾਸ ਉੱਤੇ ਮਾਉਸ ਨੂ ਛੱਡ ਦੋ
ਹੁਣ ਚੀਜਾਂ ਦਾ ਚੋਣ ਸਰਲ ਹੋਵੇ ਗਾ
ਹੁਣ ਸਰਕਲ ਨੂ ਡਿਲੀਟ ਕਰਾੰ ਗੇ
ਸਰਕਲ ਨੂ ਅਨਜ਼ੂਮ ਅਨਜੂਸ ਕਰ ਦੋ
ਸਕਰੋਲ ਬਟਨ ਦੀ ਮਦਦ ਨਾਲ ਅਸੀ ਡਾਇਅਗ੍ਰਾਮ ਨੂੰ ਮੱਧ ਵਿੱਚ ਕਰਾੰ ਗੇ
ਡਿਲੀਟ ਡਿਲੀਟ ਦਾ ਚਿੱਨਹ ਜੇ ਹਮੇਸ਼ਾਂ ਔਨ ਹੋਵੇ ਤਾਂ ਗ਼ਲਤੀ ਨਾਲ਼ ਵੀ ਕੁਛ ਡਿਲੀਟ ਹੋ ਸਕਦਾ ਹੈ
ਅਸੀ ਇਸਨੂੰ ਬਦਲ ਸਕਦੇ ਹਾ ਕਿਸੀ ਹੋਰ ਬਟਨ ਦਾ ਚੋਣ ਕਰਕੇ
ਚਲੋ ਖੱਬੇ ਸਰਕਲ ਦਾ ਚੋਨ ਕਰਦੇ ਹਾ
ਚਲੋ ਸਰਕਲ ਨੂ ਫੇਰ ਤੋ ਬਨਾਇਏ

ਮੈਨੂ ਇਸ ਲਾਇਨ ਤੋ ਇਕ ਹੋਰ ਲਾਇਨ ਬਨਾਉਣੀ ਹੈ
ਇਸਦੇ ਲਈ ਪਹਿਲੇ ਲਾਇਨ ਤੇ ਇਕ ਡਾੱਟ ਰੱਖਾੰ ਗੇ
ਖੱਬੇ ਦਿੱਤੀ ਪੈਨਲ ਵਿੱਚ ਲਾਈਬ੍ਰੇਰੀ ਲਾਇਬਰੇਰੀ ਤੇ ਕਲਿੱਕ ਕਰਾੰ ਗੇ
ਲਾਈਬ੍ਰੇਰੀ ਲਾਇਬਰੇਰੀ ਕਿਤਾਬਾ ਦੇ ਢੇਰ ਨਾਲ ਦਰਸ਼ਾਈ ਗਈ ਹੈ
ਇਕ ਡਾਇਲਾਗ ਬੌਕਸ ਖੁੱਲੇ ਗਾ
ਲਾਈਬ੍ਰੇਰੀ ਤੋ ਅੱਗੇ ਲਿਖਿਆ ਹੈ ਨੋਨ ਲੋਡਿਡ ਚਲੋ ਕਲਿੱਕ ਕਰੋ ਅਤੇ ਪਕੜੇ ਰੱਖੋ
ਮੌਜੂਦਾ ਲਾਇਬਰੇਰੀ ਦੀ ਸੂੱਚੀ ਦਿਖਾਈ ਦੇਵੇ ਗੀ
ਮਾਉਸ ਨੂ ਲੌਜਿਕ ਲਾਈਬ੍ਰੇਰੀ ਤੇ ਲੈ ਜਾਕੇ ਛੋੜ ਦੋ
ਛੋਟੇ ਢਾੱਟ ਤੇ ਡਬਲ ਕਲਿੱਕ ਕਰਕੇ ਉਸਦਾ ਚੋਣ ਕਰੋ
ਡਾਇਲਾਗ ਵਿੰਡੋ ਬੰਦ ਹੋਵੇ ਗੀ
ਚੁਣੇ ਹੋਏ ਛੋਟੇ ਡਾੱਟ ਨਾਲ ਅਸੀ ਕਰਾਸ ਹੇਯਰਜ਼ ਵੇਖਦੇ ਹਾ
ਕਲਿੱਕ ਕਰਕੇ ਡਾੱਟ ਨੂ ਲਾਇਨ ਤੇ ਰੱਖੋ
ਕਰਸਰ ਅਤੇ ਛੋਟਾ ਡਾੱਟ ਫੇਰ ਦਿਸਦਾ ਹੈ ਜੋ ਦੱਸਦਾ ਹੈ ਕਿ ਅਸੀ ਇਸਨੂੰ ਕਿਸੀ ਦੂਸਰੀ ਜਗਹ ਵੀ ਰੱਖ ਸਕਦੇ ਹਾ
ਅਸੀ ਡਾੱਟ ਨੂ ਕਿਸੇ ਹੋਰ ਜਗਹ ਨਹੀ ਰਖਣਾ ਚਾਹੁੰਦੇ
ਮਾਉਸ ਦੇ ਰਾਇਟ ਬਟਨ ਤੇ ਕਲਿੱਕ ਕਰਕੇ ਅਸੀ ਇਸਨੂੰ ਬੱਦ ਕਰਿਏ
ਸੱਜਾ ਬਟਨ ਅਨਡੂ ਆਪਰੇਸ਼ਨ ਉਂਦੋ ਆਪਰੇਸ਼ਨ ਕਰਦਾ ਹੈ
ਇਸ ਸਥਿਤਿ ਵਿੱਚ ਡਾੱਟ ਦਾ ਚੁਣਾਵ ਹਟਾ ਦਿੱਤਾ ਗਇਆ ਹੈ
ਚਲੋ ਇਸ ਡਾੱਟ ਤੋ ਸਰਕਲ ਤਕ ਇਕ ਲਾਇਨ ਬਣਾਉਂਦੇ ਹਾ
ਪਾਲੀਲਾਇਨ ਨੂੰ ਚੁਣਦੇ ਹਾ
ਪਹਿਲੇ ਜੋ ਚੁਣਾਵ ਹੋਏ ਸਨ ਉਹ ਯਾਦ ਰੱਖੇ ਗਏ ਹਨ ਜਿਵੇਂ ਕਿ ਅਰੋ modeਅਤੇ ਅਰੋ ਟਾਈਪ ਇਕ ਸੈਸ਼ਨ ਵਿੱਚ ਐਕਸਐਫਆਈਜੀ ਪੈਰਾਮੀਟਰ ਵੈਲੂਜ਼ ਨੂੰ ਯਾਦ ਰੱਖਦਾ ਹੈ
ਡਾੱਟ ਤੇ ਕਲਿੱਕ ਕਰੋ
ਮਾਉਸ ਨੂੰ ਥੱਲੇ ਲਿਆਹ ਕੇ ਕਲਿੱਕ ਕਰੋ
ਹੁਣ ਮਾਉਸ ਨੂੰ ਥੱਲੇ ਮੋੜੋ ਜਦੋਂ ਤਕ ਕਿ ਸਰਕਲ ਦੇ ਅਖੀਰ ਤਕ ਨਹੀ ਪਹੁੰਚਦਾ
ਕਲਿੱਕ ਕਰੋ
ਮਾਉਸ ਨੂੰ ਸਰਕਲ ਤਕ ਲਿਆਹੋ ਅਤੇ ਹੁਣ ਮਾਉਸ ਦੇ ਵਿੱਚਲੇ ਬਟਨ ਤੇ ਕਲਿੱਕ ਕਰੋ
ਚਲੋ ਸਰਕਲ ਦੇ ਖੱਬੇ ਪਾਸੇ ਇਕ ਹੋਰ ਲਾਇਨ ਕਾਪੀ ਕਰਕੇ ਬਨਾਉਂਦੇ ਹਾ
ਇਸ ਫਿਗਰ ਨੂੰ ਐਕਸਐਫਆਈਜੀ ਦੇ ਉਪਰਲੇ ਖੱਬੇ ਕੋਣੇ ਤੋ ਦਿੱਤੇ ਗਏ ਫਾਈਲ ਬਟਨ ਨੂੰ ਕਲਿੱਕ ਕਰਕੇ ਅਤੇ ਸੇਵ ਨੂੰ ਚੂਣ ਕੇ ਅਸੀ ਫਾਇਲ ਸੇਵ ਕਰਿਏ
ਹੁਣ ਫਾਇਲ ਨੂੰ ਐਕਸਪੋਰਟ ਕਰਿਏ
ਇਕ ਵਾਰ ਫੇਰ ਫਾਈਲ ਬਟਨ ਨੂੰ ਕਲਿੱਕ ਕਰੋ ਅਤੇ ਐਕਸਪੋਰਟ ਚੁਣੋ
ਹੁਣ ਚੁਣੋ ਲੈਂਗੁਏਜ ਤੇ ਫੇਰ ਪੀਡੀਐਫ
ਸਾਨੂੰ feedbackਪੀਡੀਐਫ ਫਾਇਲ ਮਿਲ ਜਾਵੇ ਗੀ
ਚਲੋ ਓਪਨ feedbackਪੀਡੀਐਫ ਦੀ ਮੱਦਦ ਨਾਲ ਇਸ ਫਾਇਲ ਨੂੰ ਓਪਨ ਕਰਿਏ
ਹੁਣ ਸਾੱਡੇ ਕੋਲ ਓਹ ਬਲਾਕ ਡਾਇਆਗ੍ਰੈਮ ਹੈ ਜਿਹੜਾ ਅਸੀ ਚਾਹੁਂਦੇ ਸੀ
ਅਸੀ ਆਪਣਾ ਉੱਦੇਸ਼ ਪੂਰਾ ਕਰ ਲਇਆ ਹੈ
ਤੁਹਾੱਡੇ ਲਈ ਇਕ ਨਿਯਤ ਕਾਰਜ ਹੈ
ਬਲਾਕ ਵਿੱਚ ਵੱਖ ਵੱਖ ਚੀਜਾੰ ਰੱਖੋ
ਰੋਟੇਟ ਅਤੇ ਫਲਿਪ ਵਰਗੇ ਦੂੱਜੇ ਆਪਰੇਸ਼ਨਸ ਦੀ ਕੋਸ਼ਿਸ਼ ਕਰੋ
feedbackਫਿਗ ਫਾਇਲ ਨੂੰ ਐਡਿਟਰ ਵਿੱਚ ਖੋਲੋ ਤੇ ਅਤੇ ਉਸਦੇ ਵੱਖਰੇ ਘਟਕਾਂ ਨੂੰ ਪਹਚਾਣੋ
ਲਾਇਬ੍ਰੇਰੀ ਦਾ ਇਸਤੇਮਾਲ ਕਰਕੇ ਨਵੇਂ ਅਤੇ ਵੱਖਰੇ ਬਲਾਕ ਡਾਇਗ੍ਰਆਮ ਬਨਾਉ
ਸਪੋਕਨ ਟਿਊਟੋਰਿਯਲ ਪ੍ਰੌਜੈਕਟ ਤਲਕ ਟੋ a ਟੀਚਰ ਪ੍ਰੌਜੈਕਟ ਦਾ ਇਕ ਹਿੱਸਾ ਹੈ
ਇਹ ਪ੍ਰੌਜੈਕਟ ਥੇ ਨੈਸ਼ਨਲ ਮਿਸ਼ਨ ਓਨ ਐਡੂਕੇਸ਼ਨ ਆਈਸੀਟੀ ਐਮਐਚਆਰਡੀ ਭਾਰਤ ਸਰਕਾਰ ਦਵਾਰਾ ਸਮਰਥਿਤ ਹੈ
ਇਸ ਮਿਸ਼ਨ ਦਾ ਵੇਰਵਾ ਅਤੇ ਸੂਚਨਾ spoken tutorialorgnmeict ਇੰਟਰੋ ਉੱਤੇ ਮੌਜੂਦ ਹੈ
ਅਸੀ ਤੁਹਾੱਡੇ ਸਹਜੋਗ ਲਈ ਸ਼ੁਕਰਗੁਜਾਰ ਹਾ ਅਤੇ ਤੁਹਾਡੀ ਪ੍ਰਤਿਕ੍ਰਿਆ ਦਾ ਸਵਾਗਤ ਕਰਦੇ ਹਾ
ਆਇ ਆਇ ਟੀ ਬਾਮਬੇ ਵੱਲੋ ਮੈ ਕਿਰਣ ਆਪ ਤੋ ਵਿਦਾ ਲੈਂਦੀ ਹਾ
ਟਿਊਟੋਰਿਯਲ ਵਿੱਚ ਸ਼ਾਮਲ ਹੋਣ ਲਈ ਤੁਹਾੱਡਾ ਸ਼ੁਕਰਿਆ